ਸਤ ਸ੍ਰੀ ਅਕਾਲ ਅਤੇ ਤੁਹਾਡਾ ਸਵਾਗਤ ਹੈ
ਮੈਂ ਫ਼ੈਸਲਾ ਕਿੱਤਾ ਹੈ ਕੀ ਮੈਂ ਹਰ ਇੱਕ ਲੂਪਿੰਗ ਸਟੇਟਮੈਂਟ ਲਈ ਇੱਕ ਅਲਗ ਟਿਊਟੋਰਿਯਲ ਬਣਾਵਾਂਗਾ
ਮੈਂ ਇਸਨੂੰ ਅਸਾਨ ਰਖਨਾ ਚਾਹੁੰਦਾ ਹਾਂ
ਇਹ ਇੱਕ ਰੈੱਫ਼ਰਨਸ ਦੀ ਤਰ੍ਹਾ ਵੀ ਕੰਮ ਆਏਗਾ ਅਗਰ ਤੁਸੀ ਰੈੱਫਰ ਕਰਨਾ ਹੈ ਕੀ ਲੂਪ ਕਿਵੇਂ ਕੰਮ ਕਰਦਾ ਹੈ
ਇਸ ਟਿਊਟੋਰਿਯਲ ਵਿੱਚ ਅਸੀਂ ਵਾਇਲ ਲੂਪ ਬਾਰੇ ਜਾਨਾਂਗੇ
ਵਾਇਲ ਲੂਪ ਦੇ ਸ਼ੁਰੁ ਵਿਚ ਇਕ ਕਨਡੀਸਨ ਨੂ ਚੈਕ ਕਰਦਾ ਹੈ ਤੇ ਕਨਡੀਸ਼ਨ ਦੇ ਸਹੀ ਯਾ ਗਲਤ ਤੇ ਨਿਰਭਰ ਕੋਡ ਨੂ ਏਕਜੀਕਯੂਟ ਕਰਦਾ ਹੈ ਉਦਾਹਰਨ ਲਈ ਮੈਂ ਆਪਣਾ ਵਾਇਲ ਲੂਪ ਇਥੇ ਸ਼ੁਰੂ ਕਰੂੰਗਾ ਅਤੇ ਇਹ ਹੈ ਕੰਨਡਿਸ਼ਨ ਅਤੇ ਇਹ ਹੈ ਮੇਰਾ ਬਲਾਕ
ਮੈਂ ਆਪਣੇ ਬਲਾਕ ਨੂੰ ਕਰਲੀ ਬਰੈਕਟਸ ਵਿੱਚ ਪ੍ਰਸਤੁਤ ਕਰਾਂਗਾ
ਮੇਰੀ ਕੰਨਡਿਸ਼ਨ ਇਥੇ ਹੈ
ਹੁਣ ਆਈਐਫ ਸਟੇਟਮੈਂਟ ਵਿੱਚ ਉਦਾਹਰਨ ਲਈ ਮੈਂ 11 ਨੂੰ ਵਰਤਿਆਂ ਸੀ
ਹੁਣ ਅਗਰ ਮੈਂ ਇਥੇ ਟੈਸਟ ਯਾ ਲੂਪ ਕਹਾਂ
ਲੂਪ ਇਥੇ ਹੈ ਅਤੇ ਫਿਰ ਇੱਕ ਬਰੇਕ
ਹੁਣ ਕੀ ਹੁੰਦਾ ਹੈ ਜੱਦ ਤੱਕ ਤਾਂ 11 ਹੈ ਉਹ ਲੂਪ ਹੀ ਬਣਾਏਗਾ
ਸ਼ਾਇਦ ਉਹ ਤੁਹਾਡੇ ਬਰਾਉਜਰ ਨੂੰ ਕਰੈਸ਼ ਕਰ ਦਵੇ ਕਿਉ ਕਿ ਲੂਪ ਦੁਬਾਰਾ 11 ਨਾਲ ਰੀਪੀਟ ਹੋ ਜਾਵੇਗਾ ਅਤੇ ਅੰਨਗਿਨੰਤ ਨੰਬਰ ਆਫ ਟਾਇਮਜ ਲਈ 1 ਹਮੇਸ਼ਾ 1 ਦੇ ਸਮਾਨ ਹੀ ਰਹੇਗਾ
ਕਿਉ ਕਿ ਲੂਪ ਹਮੇਸ਼ਾ ਰੀਪੀਟ ਹੁੰਦਾ ਰਹੇਗਾ ਤਾਂ ਤੁਹਾਡਾ ਬਰਾਉਜਰ ਹਮੇਸ਼ਾ ਕਰੈਸ਼ ਹੋਵੇਗਾ
ਵੇਅਰਿਏਬਲ ਦੇ ਦੌਰਾਨ ਕਿਹ ਲੋ ਕੀ ਨਮ ਹੈ ਸਮਾਲਰ ਯਾ ਈਕਵਲਟੂ 10 ਹੈ ਅਤੇ ਐੱਕੋ ਥੱਲੇ ਮੈਂ ਕਿਹ ਸਕਦਾ ਹਾਂ ਕੀ -num ਇੱਕ ਅਰਥਮੈਟਿਕਲ ਆਪਰੇਟਰ ਹੈ
ਅਤੇ ਉਹ ਬੁਨਿਆਦੀ ਤੌਰ ਤੇ ਕੀ ਕਰਦਾ ਹੈ ਉਹ ਨਮ ਨੂੰ 1 ਨਾਲ ਵਧਾ ਦਿੰਦਾ ਹੈ
ਹੁਣ numnum1 ਲਿਖਣ ਵਿੱਚ ਬਿਲਕੁਲ ਸਮਾਨ ਨੇ
ਫਿਰ ਉਹ ਨਮ ਨੂੰ ਲੈਣਦਾ ਹੈ ਅਤੇ ਕਿਹੁੰਦਾ ਹੈ ਕੀ ਉਹ ਨਮ 1 ਦੀ ਵੈਲਯੂ ਦੇ ਸਮਾਨ ਹੈ
ਇਹ ਦੁਬਾਰਾ ਇੱਕ ਅਰਥਮੈਟਿਕਲ ਆਪਰੇਟਰ ਹੈ
ਹੁਣ ਕੀ ਹੋਣ ਜਾ ਰਿਹਾ ਹੈ ਹੁਣ ਅਸੀਂ ਕਿਹਣ ਜਾ ਰਹੇ ਹਾਂ ਕੀ ਨਮ ਲੈਸਰ ਯਾ ਈਕਵਲ ਟੂ 10 ਹੈ ਅਗਰ ਹਾਂ ਤਾਂ ਐੱਕੋ ਲੂਪ ਅਤੇ ਫਿਰ ਕਹੋ 1 ਨੂੰ ਐੱਡ ਕਰ ਦਵੋ ਵੇਅਰਿਏਬਲ ਨਮ ਵਿੱਚ
ਪਰ ਸਾਨੂੰ ਇਸ ਸਮੇ num1 ਬਣਾ ਦੇਣਾ ਚਾਹੀਦਾ ਹੈ
ਫਿਰ 1 ਵਿੱਚ ਇੱਕ ਵਾਰੀ ਲੂਪ ਕਰੋ
ਇਹ ਫਿਰ ਈਕਵਲ ਕਰੇਗੀ 2 ਫਿਰ 3 ਫਿਰ 4 ਇਸੇ ਤਰ੍ਹਾ 10 ਤੱਕ ਅਤੇ ਫਿਰ ਇਹ ਰੁੱਕ ਜਾਵੇਗਾ
ਇਸਤੋਂ ਬਾਆਦ ਬਾਕੀ ਦੇ ਕੋਡ ਚਾਲੂ ਹੋ ਜਾਣਗੇ
ਫਿਰ ਅਸੀਂ ਕਿਹਾ 1
ਦੇਖੋ ਸਾਨੂੰ ਕੀ ਮਿਲਿਆ
ਠੀਕ ਹੈ ਸਾਨੂੰ ਲੂਪ ਮਿਲਦਾ 12345678910 ਵਾਰੀ
ਇਸਨੂੰ ਹੋਰ ਮਜੇਦਾਰ ਬਣਾਉਣ ਲਈ ਮੈਂ ਕਹਾਂਗਾ ਲੂਪ 1 ਅਤੇ ਮੈਂ ਨਮ ਨੂੰ ਉਸਦੇ ਅੰਤ ਵਿੱਚ ਮਿਲਾ ਦਵਾਂਗਾ
ਇਸਨੂੰ ਹੋਰ ਅਸਾਨ ਬਣਾ ਦਿੰਦੇ ਹਾਂ ਅਤੇ ਕਿਹੁਂਦੇ ਹਾਂ ਨਮ ਇੰਨਸਾਇਡ ਇਹ ਇਸਨੂੰ ਪੜਨ ਵਿੱਚ ਹੋਰ ਅਸਾਨ ਬਣਾ ਦਵੇਗੀ
ਠੀਕ ਹੈ ਮੈਂ ਕਹਾਂਗਾ ਲੂਪ 1 ਅਤੇ ਐੱਡ 1 ਅਤੇ ਫਿਰ ਮੈਂ ਕਹਾਂਗਾ ਲੂਪ 2 ਅਤੇ ਮੈਂ ਇੱਕ ਹੋਰ ਐੱਡ ਕਰਾਂਗਾ ਇਹ ਹੈ ਲੂਪ 3 ਫਿਰ ਇੱਕ ਹੋਰ ਐੱਡ ਕਰੋ ਇਸਸੇ ਤਰ੍ਹਾ ਐੱਡ ਕਰੋ 10 ਤੱਕ
ਇਸਨੂੰ ਹੁਣ ਖੋਲਦੇ ਹਾਂ
ਰਿਫ਼ਰੈੱਸ਼ ਕਰਦੇ ਹਾਂ
ਤੁਸੀਂ ਦੇ ਖ ਸਕਦੇ ਹੋਂ ਕੀ ਸਾਨੂੰ 123 ਤੋਂ 10 ਤੱਕ ਲੂਪ ਮਿਲਗਏ ਹਨ
ਹੁਣ ਅਸੀਂ ਵੈਲਯੂ ਨੂੰ 100 ਨਾਲ ਬਦਲ ਦਵਾਂਗੇ
ਰਿਫ਼ਰੈੱਸ਼ ਕਰੋ
ਤੁਸੀਂ ਦੇਖ ਸਕਦੇ ਹੋਂ ਕੀ ਉਹ 100 ਤੱਕ ਆ ਗੀਆ ਹੈ
ਜਿਨ੍ਹਾ ਵਡਾ ਨੰਬਰ ਹੋਵੇਗਾ ਉਹਨਾ ਹੀ ਟਾਇਮ ਲੂਪ ਹੋਣ ਨੂੰ ਲਗੇਗਾ
ਚਲੋ ਹੁਣ 6000 ਲੈਣਦਾ ਹਾਂ
ਰਿਫ਼ਰੈੱਸ਼ ਕਰੋ
ਇਹ ਥੋੜਾ ਵਕਤ ਲਵੇਗਾ
ਤੁਸੀਂ ਦੇਖ ਸਕਦੇ ਹੋਂ ਕੀ ਉਹ 6000 ਤੱਕ ਹੋ ਗੀਆ ਹੈ
ਇਹ ਇਸ ਵਿੱਚ ਬਹੁਤ ਲਾਭਦਾਰ ਹੈ
ਤੁਸੀਂ ਇਸਨੂੰ ਐਰੇ ਨਾਲ ਕੰਮਬਾਇਨ ਕਰਕੇ ਇੱਕ ਪ੍ਰੋਗਰਾਮ ਬਣਾ ਸਕਦੇ ਹੋਂ ਜੋ ਐਰੇ ਦੇ ਅੰਦਰ ਐਲਫ਼ਾਬੈੱਟ ਨੂੰ ਐੱਕੋ ਕਰੇਗਾ
ਤੁਸੀਂ ਐਰੇ ਦੀ ਹਰ ਵੈਲਯੂ ਨੂੰ ਐੱਕੋ ਆਉਟ ਕਰਨ ਲਈ ਲੂਪਸ ਦਾ ਇਸਤੇਮਾਲ ਕਰ ਸਕਦੇ ਹੋਂ
ਇਸਨੂੰ ਇੱਕ ਦਫਾ ਕਰਕੇ ਦੇਖੋ
ਮੈਂ ਸ਼ਾਇਦ ਇਸਨੂੰ ਆਪਣੇ ਇੱਕ ਟਿਊਟੋਰਿਯਲ ਵਿੱਚ ਕਰਾਂਗਾ ਪਰ ਬੇਸਿਕ ਸੈਕਸ਼ਨ ਵਿੱਚ ਨਹੀ ਕਰਾਂਗਾ
ਜਿਵੇਂ ਵੀ ਇਹ ਇੱਕ ਬੇਸਿਕ ਸਟਰੱਕਚਰ ਹੈ
ਮੈਂ ਤੁਹਾਨੂੰ ਇਥੇ ਇੱਕ ਵੇਅਰਿਏਬਲ ਵਾਸਤੇ ਕਵਾਂਗਾ ਜਿਸਦਾ ਨਾਮ ਮੈਕਸ ਹੈ ਅਤੇ ਇਥੇ ਤੁਸੀਂ ਆਪਣੀ ਸਬ ਤੋਂ ਜਿਆਦਾ ਵੈਲਯੂ ਨੂੰ ਪੂਟ ਕਰਨਾ ਹੈ
ਇਹ ਬਿਲਕੁਲ ਉਦਾ ਹੀ ਕਰੇਗਾ
ਇਹ ਜਿਆਦਾ ਅਸਾਨ ਹੈ ਪੜਣ ਵਿੱਚ ਅਤੇ ਤੁਸੀਂ ਸੱਬ ਕੁੱਛ ਇਥੇ ਡਿਕਲੇਅਰ ਕਰ ਸਕਦੇ ਹੋਂ ਅਤੇ ਇਹ ਉਸਦੀ ਰੈਫਰੈਨੱਸ ਵਿੱਚ ਹੋਵੇਗਾ
ਅਗਰ ਤੁਹਾਡੇ ਕੋਲ ਇੱਕ ਤੋਂ ਜਿਆਦਾ ਲੂਪ ਨੇ
ਮੈਂ ਆਪਣੇ ਪ੍ਰੋਗਰਾਮ ਲਈ ਰਿਡੇਬਿਲਟਿ ਅਤੇ ਫਲੈੱਕਸੇਬਿਲਟਿ ਨੂੰ ਪਸੰਦ ਕਰਾਂਗਾ
ਠੀਕ ਹੈ ਇਹ ਇੱਕ ਵਾਇਲ ਲੂਪ ਹੈ
ਚਲੋ ਇਸਦੀ ਵਿਸਥਾਰ ਵਿੱਚ ਜਾਣਕਾਰੀ ਲੈਣਦੇ ਹਾਂ
ਇਹ ਸਟਾਟ ਕੰਨਡਿਸ਼ਨ ਨੂੰ ਚੈੱਕ ਕਰਦਾ ਹੈ
ਅਗਰ ਇਹ ਕੰਨਡਿਸ਼ਨ ਸੱਚ ਹੈ ਤਾਂ ਇਹ ਬਲਾਕ ਆਫ ਕੋਡ ਨੂੰ ਲਾਗੂ ਕਰੇਗਾ ਅਤੇ ਤੁਸੀਂ ਐੱਕੋ ਅਲਫਾ ਵਰਗਿਆਾਂ ਚਿਜ਼ਾ ਕਰ ਸਕਦੇ ਹੋਂ ਤੁਹਾਡੇ ਵੇਰਿਏਬਲ ਦਾ ਇਨਕਰੀਮੇਨਟ ਹੇ ਕਿਆ ਹੈ ਨਿਸ਼ਚਯ ਕਰ ਲੋ ਤੁਸੀ ਅਪਨੇ ਵੇਰਿਏਬਲ ਨੂ ਵਦਾਓ ਨਹੀ ਤੇ ਲੂਪ ਅਨਨਤ ਲਇ ਹੋ ਜਾਵੇਗਾ ਦੇਖਣ ਲਈ ਧੰਨਵਾਦ